ਹਾਂ ਵੈਸੇ ਮੈਨੂੰ ਨਹੀਂ ਪਤਾ ਉਹਨੇ ਕੀਤਾ ਨਹੀਂ ਉਹ use ਨਹੀਂ ਕੀਤੀ ਹੈਗੀ ਵੈਸੇ ਤੁਸੀਂ ਕੀਤੀ ਹੈਗੀ ਕਦੇਂ ਹਾਂਜੀ ਮੈਂ use ਕੀਤੀ ਸੀ ਇੱਕ ਵਾਰੀ ਮਤਲਬ ਗਰਮੀਆਂ ਚ ਅਸੀਂ ਕੀਤੀ ਸੀ

ਗਰਮੀ ਨਾਲ makeup ਖ਼ਰਾਬ ਹੋ ਜਾਂਦਾ ਸਾਰਾ

ਹਾਂਜੀ ਫ਼ੇਰ ਉਹਦੇ ਨਾਲ ਥੋੜੀ ਥੋੜੀ spray ਕਰ ਲਵੇ ਬੱਸ face ਤੇ ਨਾਲ ਤਾਂ glow ਆਦਾ ਤੇ makeup ਵੀ ਨਹੀਂ ਉੱਤਰ ਦਾ ਉੱਦਾਂ ਹੀ ਰਹਿੰਦਾ

ਆਪਾਂ ਹੁਣ ਵੈਸੇ ਵੀ ਮੈਂ ਵੀ ਸੋਚ ਰਹੀ ਸੀ ਮੈਂ ਕਿਹਾ ਚਲੋਂ ਵਧੀਆ ਏ ਹੁਣ ਕਰਲਾ ਤੇ ਆ ਹੁਣ ਆਪਣਾ ਕਿਸੇ ਦੇ ਕਰ ਸਕਦੇ ਹਾਂ ਤਿਆਰ ਤਿਉਰ ਹੋਣਾ ਹੋਵੇ ਆਪਣੇ ਆਪ ਵੀ ਤਿਆਰ ਹੋ ਸਕਦੇ ਹਾਂ ਆਪਣੇ ਆਪ ਦਾ ਤਾਂ ਮੈਂ ਦੇਖ ਲਿਆ ਵੈਸੇ ਇੱਕ ਫਾਇਦਾ ਹੈਗਾ ਅਗਰ ਆਪਾਂ beauty ਦਾ ਕਰ ਲਵਾਗੇ beauty ਚ ਨਾ ਆਪਾਂ ਨੂੰ ਆਪਾਂ ਮਤਲਬ ਮੰਗ ਕੇ ਖਾਣ ਵਾਲਾ ਕੰਮ ਨਹੀਂ ਹਉਗਾ ਹੈਗਾ ਵੀ ਮਤਲਬ ਕਿਸੇ ਹੱਥ ਵੱਲ ਦੇਖਣਾ ਪਉਗਾ ਆਪਾਂ ਬਹੁਤ ਪੈਸਾ ਕਮਾਹ ਸਕਦੇ ਹਾਂ ਉਸ ਦੇ ਵਿੱਚ ਕਿਉਂਕਿ ਅੱਜਕਲ ਸਾਰਾ ਤੁਹਾਨੂੰ ਪਤਾ ਹੀ ਆ ਅੱਜਕਲ ਬੰਦਾ ਲਾਉਣ ਪਾਉਣ ਦਾ ਸੋਕੀਨ ਹੁੰਦਾ ਤੁਹਾਨੂੰ ਪਤਾ ਹੀ ਆ

ਇਸ ਕਰਕੇ ਨਾ ਹੁਣ ਅੱਜਕਲ ਬਹੁਤ ਪੈਸਾ ਕਮਾ ਸਕਦੇ ਹਾਂ ਇਸੇ ਦੇ ਕੰਮ ਰਹਿ ਗਿਆ ਹੁਣ ਅੱਜਕਲ ਤਾਂ beauty beauty beauty ਬੱਸ ਹਾਂਜੀ beauty ਜਾ ਫ਼ਿਰ stinging ਜਾਂ beauty ਬੱਸ ਇਹੀ ਕੰਮ ਰਹੇ ਗਏ ਕਿਉਂਕਿ ਦੇਖੋ ਅੱਜਕਲ job ਤਾਂ ਮਿਲਦੀਆਂ ਨਹੀਂ ਹੈਗੀਆਂ ਬਹੁਤ rare job ਮਿਲਦੀ ਆ ਅੱਜਕਲ ਹਨਾ ਦੀਦੀ ਹਾਂਜੀ ਹਾਂਜੀ ਇਹੀ ਗੱਲ ਆ but ਏ ਤਾਂਹੀ ਤਾਂ ਕਹਿ ਰਹੇ ਆ ਵੀ ਅੱਜਕਲ ਬੱਚੇ ਬੰਦਾ ਆਪਣਾ bigness ਅਗਰ ਉਹ ਚ੍ਲਾਉਗਾ ਤਾਂ ਕਾਮਯਾਬ ਆ ਹਾਂਜੀ ਹਾਂ ਤਾਂਹੀ ਕਹਿ ਰਹੇ ਸੀ ਵੀ ਹੁਣ parlor ਦਾ ਆਪਣਾ parlor ਖੋਲ ਸਕਦੇ ਹਾਂ ਜ਼ੇ parlor ਦਾ ਕੀਤਾ ਜ਼ੇ stitching ਦਾ ਕੀਤਾ ਤਾਂ ਆਪਣਾ ਬੁਟੀਕ ਖੋਲ ਸਕਦੇ ਹਾਂ ਹੁਣ ਚਲੋਂ job ਤਾਂ ਥੋੜੀ ਬਹੁਤੀ ਕਿਸੇ ਕਿਸੇ ਨੂੰ

ਇੱਦਾਂ ਹੀ ਮੈਂ ਤੁਹਾਨੂੰ ਦੱਸਦੀ ਆ friend ਦੀ ਗੱਲ ਉਹਨੇ orange ਦਾ ਕੀਤਾ ਏ ਉਹ ਮਤਲਬ ਕੇ ਹੁਣ ਮਤਲਬ ਐਨਾ ਘਰ ਬੈਠੇ ਹੀ ਉਹਨੂੰ ਐਨੇ customer ਆਨੇ ਹੈ ਉਹਦੇ ਕੋਲ ਮਤਲਬ ਘਰ ਬੈਠੀ ਇੱਕ ਦਿਨ ਦੇ ਵਿੱਚ ਉਹ ਘੰਟਾ ਦੋ ਘੰਟੇ ਜ਼ੇ ਘੱਟੋ ਘੱਟ ਦੋ ਤਿੰਨ ਹਜ਼ਾਰ ਰੁਪਇਆ ਬਣਾ ਲੈਂਦੀ ਆ ਅੱਛਾ ਵਧੀਆ ਚਲੋਂ ਵਧੀਆ ਗੱਲ ਆ ਹੁਣ ਦੇਖਲੋ ਹੁਣ ਜ਼ੇ ਉਹਨੇ ਕੀਤਾ ਤਾਂਹੀ ਉਹ ਬਣਾ ਬਣਾ ਲੈਂਦੀ ਆ ਦੇਖਲੋ ਦੋ ਘੰਟੇ ਦੇ ਵਿੱਚ ਵਿੱਚ ਨਹੀਂ ਜ਼ੇ job ਕਰਦੇ ਹਾਂ ਕਿੱਥੇ ਮਹੀਨੇ ਬਾਅਦ salary ਦੇਖਣ ਨੂੰ ਮਿਲਦੀ ਆ ਹੈਨਾ ਹਾਂਜੀ ਏ ਗੱਲ ਹੈ ਹਾਂਜੀ beauty ਅਗਰ ਆਪਾਂ ਕਰਦੇ ਹਾਂ beauty or stinging ਦਾ ਇਹਨਾ ਦੋਨਾਂ ਦੇ ਵਿੱਚ ਪੈਸੇ ਬਹੁਤ ਆ ਦਿਨ ਦੇ ਦਿਨ ਪੈਸੇ ਬਣੀ ਜਾਂਦੇ ਹੈ ਆਪਾਂ ਨੂੰ ਮਹੀਨਾ ਮਹੀਨਾ wait ਨਹੀਂ ਕਰਣੀ ਪੈਂਦੀ salary ਦੀ ਹਾਂਜੀ ਹਾਂ ਏ ਤਾਂ ਹੈ ਵਧੀਆ ਗੱਲ ਏ ਚਲੋਂ

ਇੱਥੇ ਤੱਕ ਕੀ ਤੁਹਾਨੂੰ job ਦਾ ਮਤਲਬ job ਕਿਤੇ ਵੀ ਮਿਲ ਸਕਦੀ ਆ ਬਹੁਤ ਜਲਦੀ orange ਦਾ certificate ਅਗਰ ਤੁਹਾਨੂੰ ਦੇ ਦੇਣ ਗਏ ਉਹ

ਤੁਹਾਨੂੰ ਹਾਂਜੀ ਅਗਰ ਤੁਸੀਂ ਕਿਥੇ interview ਦਓਗੇ ਜਾਕੇ ਤੁਹਾਨੂੰ orange ਉਹਨਾ ਨੇ orange ਸੁਣਕੇ ਹੀ ਤੁਹਾਨੂੰ ਬਹੁਤ ਵਧੀਆ post ਤੇ job ਤੇ ਰੱਖ ਲੈਣਾ ਅੱਛਾ ਜੀ ਠੀਕ ਏ ਹਾਂਜੀ ਹਾਂਜੀ ਤਾਂ ਮਤਲਬ ਵਧੀਆ ਲੱਗਿਆ ਹੋਰ ਤੁਸੀਂ ਦੱਸੋ ਅੱਜਕਲ ਕਿਆ ਕਰਦੇ ਹੁੰਦੇ ਹੋ ਬੱਸ ਅੱਜਕਲ ਤਾਂ free ਹਾਂ ਇਹੀ ਦੇਖ ਰਹੀ ਸੀ ਮੈਂ ਕਿਆ ਚਲੋਂ beauty parlor ਦਾ course ਕਰ ਲੈਣੇ ਆ ਸੋ ਹੈਨਾ ਮੈਂ ਕਿਹਾ ਕਰਕੇ ਵੀ ਵਧੀਆ ਏ ਚਲੋਂ earn ਕਰ ਸਕਦੇ ਹਾਂ ਆਪਣੇ ਲਈ ਕੁੱਛ ਕਰਕੇ ਦਿਖਾ ਸਕਦੇ ਹਾਂ self depend ਬਣ ਸਕਦੇ ਹਾਂ ਹਨਾ ਹਾਂਜੀ ਹਾਂਜੀ ਇਹੀ ਆ ਬੱਸ ਹੁਣ

ਚਲੋਂ ਠੀਕ ਏ ਜੀ

ਪੰਜਾ ਸਾਹਿਬ ਦੀ ਸਚਾਈ ਸਾਕੀ ਨੂੰ ਸਿੱਧ ਕਰਨ ਦਾ ਯਤਨ ਕੀਤਾ ਹੈ। ਕਹਾਣੀਕਾਰ ਲਿਖਦਾ ਹੈ ਕਿ ਇਕ ਵਾਰ ਉਸਦੀ ਮਾਤਾ ਨੇ ਕਹਾਣੀ ਸੁਣਾਈ ਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਹਸਨ ਅਬਦਲ ਦੇ ਜੰਗਲੀ ਇਲਾਕੇ ਵਿੱਚੋਂ ਲੰਘ ਰਹੇ ਸਨ। ਮਰਦਾਨੇ ਨੂੰ ਬਹੁਤ ਪਿਆਸ ਲੱਗੀ। ਉਸਨੇ ਗੁਰੂ ਜੀ ਤੋਂ ਪਾਣੀ ਮੰਗਿਆ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਇੱਥੇ ਕਿਧਰੇ ਵੀ ਪਾਣੀ ਨਹੀਂ ਮਿਲ ਸਕਦਾ। ਇਸ ਲਈ ਉਸਨੂੰ ਸਬਰ ਨਾਲ ਅੱਗੇ ਚਲਣਾ ਚਾਹੀਦਾ ਹੈ। ਪਰ ਮਰਦਾਨੇ ਦਾ ਬੁਰਾ ਹਾਲ ਸੀ ਤੇ ਉਹ ਪਾਣੀ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਫਿਰ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਦੱਸਿਆ ਕਿ ਇਸ ਪਹਾੜੀ ਉਤੇ ਰਹਿੰਦੇ ਬਲੀ ਕੰਧਾਰੇ ਦੇ ਖੂਹ ਵਿੱਚ ਪਾਣੀ ਹੈ। ਗੁਰੂ ਜੀ ਨੇ ਮਰਦਾਨੇ ਨੂੰ ਉਸ ਕੋਲ ਭੇਜਿਆ। ਮਰਦਾਨਾ ਬੜੀ ਮੁਸ਼ਕਲ ਨਾਲ ਬਲੀ ਕੰਧਾਰੀ ਕੋਲ ਪਹੁੰਚਿਆ ਅਤੇ ਉਸ ਤੋਂ ਪਾਣੀ ਮੰਗਿਆ। ਬਲੀ ਕੰਧਾਰੀ ਨੇ ਖੂਹ ਵੱਲ ਇਸ਼ਾਰਾ ਕੀਤਾ ਪਰ ਇਸ ਦੇ ਨਾਲ ਹੀ ਪੁੱਛਿਆ ਕਿ ਉਹ ਕੌਣ ਹੈ। ਮਰਦਾਨੇ ਨੇ ਉੱਤਰ ਦਿੱਤਾ ਕਿ ਉਹ ਨਾਨਕ ਪੀਰ ਦਾ ਸਾਥੀ ਹੈ। ਇਹ ਗੁਣ ਕੇ ਬਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਮਰਦਾਨੇ ਨੂੰ ਪਾਣੀ ਦਿੱਤੇ ਬਗੈਰ ਹੀ ਮੋੜ ਦਿੱਤਾ। ਮਰਦਾਨੇ ਨੇ ਆ ਕੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ। ਗੁਰੂ ਜੀ ਮੁੜ-ਮੁੜ ਤਿੰਨ ਵਾਰ ਭੇਜਿਆ ਪਰ ਬਲੀ ਕੰਧਾਰੀ ਨੇ ਪਾਣੀ ਨਾ ਦਿੱਤਾ ਅਤੇ ਮਰਦਾਨੇ ਨੂੰ ਕਈ ਬੋਲੀਆਂ ਮਾਰੀਆਂ। ਮਰਦਾਨੇ ਨੇ ਗੁਰੂ ਨਾਨਕ ਨੂੰ ਦੱਸਿਆ ਕਿ ਬਲੀ ਕੰਧਾਰੀ ਕਹਿੰਦਾ ਹੈ ਕਿ ਜੇ ਨਾਨਕ ਪੀਰ ਤਾਂ ਉਹ ਆਪਣੇ ਮੁਰੀਰ ਨੂੰ ਪਾਣੀ ਨਹੀਂ ਪਿਲਾ ਸਕਦਾ। ਗੁਰੂ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਅਤੇ ਇੱਕ ਪੱਥਰ ਪੁੱਟਣ ਲਈ ਕਿਹਾ। ਮਰਦਾਨੇ ਨੇ ਜਦੋਂ ਪੱਥਰ ਪੁੱਟਿਆ ਤਾਂ ਪਾਣੀ ਦੇ ਫੁਹਾਰੇ ਛੁੱਟ ਤੁਰੇ। ਮਰਦਾਨੇ ਨੇ ਆਪਣੀ ਪਿਆਸ ਬੁਝਾਈ। ਉਸ ਵੇਲੇ ਬਲੀ ਕੰਧਾਰੀ ਨੂੰ ਪਾਣੀ ਦੀ ਲੋੜ ਪੈ ਗਈ। ਉਸਨੇ ਦੇਖਿਆ ਉਸਦਾ ਖੂਹ ਖਾਲੀ ਪਿਆ ਹੈ। ਉਹ ਬਹੁਤ ਗੁੱਸੇ ਵਿੱਚ ਆ ਗਿਆ। ਉਸਨੇ ਗੁਰੂ ਨਾਨਕ ਦੇਵ ਜੀ ਵੱਲ ਇੱਕ ਵੱਡੀ ਪਹਾੜੀ ਦਾ ਟੁੱਕੜਾ ਰੋੜ ਦਿੱਤਾ। ਪਰ ਗੁਰੂ ਜੀ ਨੇ ਉਸਨੂੰ ਇੱਕ ਹੱਥ ਨਾਲ ਰੋਕ ਦਿੱਤਾ। ਉੱਥੇ ਹੀ ਗੁਰੂ ਜੀ ਦਾ ਪੰਜਾ ਲੱਗ ਗਿਆ ਤੇ ਅੱਜ ਤੱਕ ਪੰਜਾ ਲੱਗਾ ਹੋਇਆ ਦਿਖਾਈ ਦਿੰਦਾ ਹੈ। ਕਹਾਣੀਕਾਰ ਦੱਸਦਾ ਹੈ ਕਿ ਇਹ ਸਾਖੀ ਉਸਨੂੰ ਬਹੁਤ ਚੰਗੀ ਲੱਗਦੀ ਸੀ। ਪਰ ਇਕ ਇਨਸਾਨ ਨੇ ਪਹਾੜੀ ਕਿਵੇਂ ਰੋਕੀ ਤੇ ਪੰਜਾ ਕਿਵੇਂ ਲੱਗਾ। ਇਸ ਤੇ ਉਸਨੂੰ ਯਕੀਨ ਨਹੀਂ ਸੀ ਆਉਂਦਾ। ਇਸ ਤਰ੍ਹਾਂ ਕਾਫੀ ਸਮਾਂ ਬੀਤ ਗਿਆ। ਫਿਰ ਕਹਾਣੀਕਾਰ ਨੂੰ ਪਤਾ ਲੱਗਾ ਕਿ ਪੰਜਾ ਸਾਹਿਬ ਵਿੱਚ ਸਾਕਾ ਹੋਇਆ ਹੈ। ਸਾਕੇ ਦੀ ਖਬਰ ਸੁਣ ਕੇ ਲੇਖਕ, ਉਸਦੀ ਮਾਂ ਤੇ ਭੈਣ ਪੰਜਾ ਸਾਹਿਬ ਨੂੰ ਤੁਰ ਪਏ। ਉੱਥੇ ਪਹੁੰਚ ਕੇ ਕਹਾਣੀਕਾਰ ਨੂੰ ਸਾਰੀ ਘਟਨਾ ਦਾ ਪਤਾ ਲੱਗਾ। ਇਹ ਘਟਨਾ ਕਹਾਣੀਕਾਰ ਦੀ ਮਾਤਾ ਦੀ ਇਕ ਸਹੇਲੀ ਨੇ ਸੁਣਾਈ ਸੀ। ਉਸਨੇ ਦੱਸਿਆ ਕਿ ਅੰਗਰੇਜਾਂ ਨੇ ਦੂਰ ਕਿਧਰੇ ਭਾਰਤੀਆਂ ਤੇ ਗੋਲੀ ਚਲਾਈ ਤੇ ਕਾਫੀ ਬੰਦੇ ਮਾਰ ਕੇ ਬਾਕੀਆਂ ਨੂੰ ਗੱਡੀ ਵਿੱਚ ਸੁੱਟ ਕੇ ਜੇਲ੍ਹ ਭੇਜਿਆ ਜਾ ਰਿਹਾ ਸੀ। ਹੁਕਮ ਇਹ ਸੀ ਕਿ ਗੱਡੀ ਨੂੰ ਕਿਤੇ ਵੀ ਰੋਕਿਆ ਨਾ ਜਾਵੇ। ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾ ਸਾਹਿਬ ਵਿੱਚ ਗੱਡੀ ਰੋਕ ਕੇ ਕੈਦੀਆਂ ਨੂੰ ਰੋਟੀ-ਪਾਣੀ ਤੇ ਲੰਗਰ ਛਕਾਇਆ ਜਾਵੇ ਪਰ station master ਅਤੇ ਅੰਗਰੇਜ ਅਧਿਕਾਰੀ ਬਿਲਕੁਲ ਨਾ ਮੰਨੇ। ਕਹਾਣੀਕਾਰ ਦੀ ਮਾਤਾ ਦੀ ਸਹੇਲੀ ਨੇ ਦੱਸਿਆ ਕਿ ਗੱਡੀ ਰੋਕਣ ਲਈ ਪਹਿਲਾ ਆਦਮੀ, ਫਿਰ ਇਸਤਰੀਆਂ ਤੇ ਫਿਰ ਬੱਚੇ line ਉਤੇ ਲੰਮੇ ਪੈ ਗਏ। ਗੱਡੀ ਆਈ ਤੇ ਕਈਆਂ ਦੇ ਸਰੀਰ ਨੂੰ ਚੀਰਦੀ ਹੋਈ ਹੌਲੀ-ਹੌਲੀ ਖੜ੍ਹੀ ਹੋ ਗਈ।

ਭੈਣ ਨੂੰ ਪੰਜਾ ਸਾਹਿਬ ਦੀ ਸਾਕੀ ਸੁਣਾਈ ਕਿ ਬਾਬੇ ਨਾਨਕ ਨੇ ਕਿਵੇਂ ਪਹਾੜੀ ਨੂੰ ਇਕ ਪੰਜੇ ਨਾਲ ਰੋਕਿਆ ਸੀ ਅਤੇ ਕਿਵੇਂ ਮਰਦਾਨੇ ਦੀ ਪਿਆਸ ਬੁਝਾਈ ਸੀ। ਇਹ ਸੁਣ ਕੇ ਕਹਾਣੀਕਾਰ ਦੀ ਭੈਣ ਕਹਿਣ ਲੱਗੀ ਕਿ ਪਹਾੜ ਨੂੰ ਕੋਈ ਕਿਵੇਂ ਰੋਕ ਸਕਦਾ ਹੈ। ਇਹ ਸੁਣ ਕੇ ਕਹਾਣੀਕਾਰ ਝੱਟ ਬੋਲਿਆ ਜੇ ਤੂਫਾਨ ਵਾਂਗ ਆਉਂਦੀ ਗੱਡੀ ਰੁੱਕ ਸਕਦੀ ਹੈ ਤਾਂ ਪਹਾੜ ਕੋਈ ਸ਼ੈਅ ਨਹੀਂ। ਇਸ ਮਗਰੋਂ ਉਹਨਾਂ ਨੂੰ ਗੁਰੂ ਨਾਨਕ ਦੁਆਰਾ ਪਹਾੜੀ ਨੂੰ ਰੋਕਣ ਦੀ ਘਟਨਾ ਤੇ ਵਿਸ਼ਵਾਸ ਹੋ ਗਿਆ। ਇਸ ਤਰ੍ਹਾਂ ਕਹਾਣੀਕਾਰ ਇਹ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਪੰਜਾ ਸਾਹਿਬ ਵਿਖੇ ਆਪਣੇ ਹੱਥ ਨੂੰ ਰੋਕਣ ਦੀ ਘਟਨਾ ਸੱਚੀ ਹੈ। ਦਸੌਂਧਾ ਦੀ ਕਹਾਣੀ ਪੰਜਾਬੀ ਲੋਕ ਸਾਹਿਤ ਦੇ ਖੋਜੀ ਦਵਿੰਦਰ ਸਥਿਆਰਥੀ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਇਸ ਮਨੋਵਿਗਿਆਨਕ ਤੱਥ ਨੂੰ ਪੇਸ਼ ਕਰਦਾ ਹੈ ਕਿ ਮੌਸਮ ਤੇ ਮਨੁੱਖੀ ਮਿਜਾਜ ਦੀ ਤਬਦੀਲੀ ਦਾ ਡੂੰਘਾ ਸਬੰਧ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਬਟੋਤ ਵਿੱਚ ਰਾਤ ਗੁਜਾਰਨ ਮਗਰੋਂ ਦਸੌਂਧਾ ਸਿੰਘ ਨੇ ਰੱਬ ਦਾ ਨਾਂ ਲੈ ਕੇ ਗੱਡੀ ਚਲਾਈ। ਗੱਡੀ ਵਿੱਚ ਤਿੰਨ ਸਵਾਰੀਆਂ ਹੀ ਸਨ- ਦੋ ਮਰਦ ਤੇ ਇੱਕ ਪਤਲੀ ਜਿਹੀ ਕੁੜੀ। ਮੌਸਮ ਸਾਫ ਸੀ। ਬੇਨਿਹਾਲ ਗੇਟ ਤੇ ਜਾ ਕੇ ਗੱਡੀਆਂ ਰੁੱਕ ਗਈਆਂ। ਦਸ ਮੀਲ ਅੱਗੇ ਸ਼ੈਤਾਨ ਗਲੀ ਸੀ। ਵੀਹ ਗੱਡੀਆਂ ਉਹਨਾਂ ਦੇ ਅੱਗੇ ਸਨ ਤੇ ਪੰਜ ਪਿੱਛੇ। ਉਸਨੇ ਕਿਹਾ ਕਿ ਜਾਂ ਤਾਂ ਸਾਰੇ ਪਾਰ ਹੋ ਗਏ ਜਾਂ ਸਾਰੇ ਦੇ ਸਾਰੇ ਮਾਰੇ ਗਏ। ਉਸਨੇ ਵਾਹਿਗੁਰੂ ਨੂੰ ਕਿਹਾ ਕਿ ਇੱਕ ਨਾ ਇਕ ਦਿਨ ਉਸਨੂੰ ਉਸ ਕੋਲ ਆਉਣ ਦੀ ticket ਕਟਾਣੀ ਹੀ ਪਵੇਗੀ ਪਰ ਉਹ ਉਥੇ ਜਾ ਕੇ ਵੀ ਉਸਦਾ driver ਹੀ ਬਣੇਗਾ। ਉਸਦੇ cleaner ਨੇ ਕਿਹਾ ਕਿ ਉਹ ਜਾ ਕੇ ਕਲੀਨਰੀ ਨਹੀਂ ਕਰੇਗਾ। ਫਿਰ ਉਸਨੇ ਪੁੱਛਿਆ ਕਿ ਉਹ ਕਦੋਂ ਤੱਕ ਉਸ ਉਸ ਕੋਲ ਕਲੀਨਰੀ ਕਰਾਏਗਾ। ਦਸੌਂਧਾ ਸਿੰਘ ਨੇ ਕਿਹਾ, ਚੁੱਪ ਉਏ, ਜਾਨੀ ਚੋਰ ਦੇ ਕਛਹਿਰੇ, ਹਾਲੇ ਤੈਨੂੰ ਆਉਂਦਾ ਹੀ ਕੀ ਹੈ, ਕੁੜੀ ਜਿਸਦਾ ਨਾਂ ਗੁਲੀਮਾ ਸੀ, ਉਸ ਨੇ ਜਾਨੀ ਚੋਰ ਦੇ ਕਛਹਿਰੇ ਦਾ ਮਤਲਬ ਪੁੱਛਿਆ, ਦਸੌਂਧਾ ਸਿੰਘ ਨੇ ਦੱਸਿਆ ਕਿ ਇਕ ਵਾਰ ਸ਼ੈਤਾਨ ਗਲੀ ਵਿੱਚ ਬਰਫ ਹਟਾਉਂਦੀਆਂ cleaner ਦਾ ਕਛਹਿਰਾ ਗੁੰਮ ਹੋ ਗਿਆ ਤੇ ਉਸਨੇ ਉਸਨੂੰ ਆਪਣਾ ਉਹ ਕਛਹਿਰਾ ਦਿੱਤਾ ਜਿਹੜਾ ਉਸਨੇ ਜੰਮੂ ਤੋਂ ਸਿਲਵਾਇਆ ਸੀ। ਉਸ ਦਿਨ ਤੋਂ ਮਗਰੋਂ ਉਹ ਕਛਹਿਰਾ ਪਠਾਨ ਤੇ ਉਸ ਦੇ ਨਾਲ ਕਛਹਿਰਾ ਲੈਂਦਾ ਹੈ। ਗੁਲੀਮਾ ਨੇ ਆਪਣੇ ਦੋਹਾਂ ਸਾਥੀਆਂ ਨੂੰ ਕਿਹਾ ਕਿ ਚੰਗਾ ਹੋਵੇ ਜੇ ਉਹ ਦਸੌਂਧਾ ਸਿੰਘ ਨੂੰ ਆਪਣੇ drama ਵਿੱਚ ਕੋਈ part ਦੇ ਦੇਣ। ਦਸੌਂਧਾ ਸਿੰਘ ਨੇ ਕਿਹਾ ਕਿ ਜੇਕਰ ਉਹ ਸ਼ੈਤਾਨ ਗਲੀ ਤੋਂ ਬਚ ਗਏ ਤਾਂ ਉਹ drama ਵਿੱਚ ਵੀ part ਕਰ ਲਵੇਗਾ। ਉਸਨੇ ਪਹਾੜ ਦੀ ਬੁਲੰਦੀ ਵੱਲ ਦੇਖ ਕੇ ਰੱਬ ਨੂੰ ਯਾਦ ਕੀਤਾ। ਫਿਰ ਉਸਨੇ ਗੁਲੀਮਾ ਤੋਂ ਉਸ ਦੁਆਰਾ drama ਵਿੱਚ ਕੀਤੇ ਜਾਣ ਵਾਲੇ part ਵਾਰੇ ਪੁੱਛਿਆ। ਉਸਨੇ ਇੱਕ ਸਾਥੀ ਜਿਹੜਾ ਉਹਨਾਂ ਦਾ director ਅਖਤਰ ਸੀ, ਨੇ ਦੱਸਿਆ ਕਿ heroine ਤੋਂ ਘੱਟ part

ਅਰਦਾਸ ਕੀਤੀ। ਉਸਨੇ ਸੜਕ ਦੇ ਕਿਨਾਰੇ ਗੱਡੀ ਰੋਕ ਦਿੱਤੀ ਅਤੇ ਪਿੱਛੇ ਵਾਲੀਆਂ ਗੱਡੀਆਂ ਅੱਗੇ ਨਿਕਾਲ ਦਿੱਤੀਆਂ। ਉਸਨੇ ਜਾਨੀ ਚੋਰ ਦੇ ਕਛਹਿਰੇ ਨੂੰ ਬਾਹਰ ਨਿਕਲ ਕੇ ਹਵਾ ਦਾ ਰੁਖ ਦੇਖਣ ਲਈ ਕਿਹਾ। ਗੁਲੀਮਾ ਨੇ ਮਹੇਸ਼ ਨੂੰ ਕਿਹਾ ਕਿ ਜਾਨੀ ਚੋਰ ਦੇ ਇੱਕ ਦੋ dialogue ਵੀ ਨਾਟਕ ਵਿੱਚ ਆਉਣੇ ਚਾਹੀਦੇ ਹਨ। ਅਖਤਰ ਨੇ ਕਿਹਾ ਕਿ ਉਹ ਦਸੌਂਧਾ ਸਿੰਘ ਲਈ ਚੰਗਾ role ਸੋਚ ਰਿਹਾ ਹੈ। ਦਸੌਂਧਾ ਸਿੰਘ ਅੱਗੇ ਜਾਣ ਦੀ ਥਾਂ ਪਿੱਛੇ ਜਾਣ ਦਾ ਵਿਚਾਰ ਕਰ ਰਿਹਾ ਸੀ ਪਰ ਜਾਨੀ ਚੋਰ ਨੇ ਉਸਨੂੰ ਹਵਾ ਦਾ ਰੁਖ ਠੀਕ ਤੇ ਬਰਫਬਾਰੀ ਵਾਰੇ ਦੱਸਦਿਆਂ ਉਸਨੂੰ ਵਹਿਮ ਛੱਡ ਕੇ ਅੱਗੇ ਚਲਣ ਲਈ ਕਿਹਾ। ਗੁਲੀਮਾ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ। ਦਸੌਂਧਾ ਸਿੰਘ ਨੇ ਗੁਲੀਮਾ ਨੂੰ ਕਿਹਾ ਉਹ ਨਹੀਂ ਜਾਣਦੀ ਕਿ ਪਿਛਲੇ ਸਾਲ ਇਥੇ ਉਸਦੇ ਵੈਲੀ driver ਅਜੀਤ ਜਪੁਜੀ ਦਾ ਪਾਠ ਕਰਦਾ ਬਰਫ ਵਿੱਚ ਦੱਬਕੇ ਮਰ ਗਿਆ ਸੀ। ਉਸਨੂੰ ਹਵਾ ਵਿੱਚੋਂ ਉਸਦੇ ਪਾਠ ਕਰਨ ਦੀ ਆਵਾਜ ਸੁਣਾਈ ਦੇ ਰਹੀ ਸੀ। ਇਸਦੇ ਨਾਲ ਹੀ ਮਹੇਸ਼ ਉਸਦੇ dialogue ਆਪਣੇ drama ਵਿੱਚ fit ਕਰ ਰਿਹਾ ਸੀ। ਜਾਨੀ ਚੋਰ ਤੇ ਅਖਤਰ ਦੇ ਜੋਰ ਦੇਣ ਉਤੇ ਦਸੌਂਧਾ ਸਿੰਘ ਦੀ ਗੱਡੀ ਚਲਾ ਦਿੱਤੀ। ਸ਼ੈਤਾਨ ਗਲੀ ਦੇ ਵਿਚਕਾਰ ਪਹੁੰਚ ਕੇ ਗੁਲੀਮਾਨ ਨੇ ਚਿੱਕ ਕੇ ਗੱਡੀ ਰੁਕਵਾ ਲਈ। ਗੁਲੀਮਾ ਨੂੰ ਉਹ ਪਹਾੜੀ ਦ੍ਰਿਸ਼ ਬਹੁਤ ਪਸੰਦ ਸੀ। ਵੇਖਦਿਆਂ-ਵੇਖਦਿਆਂ ਉਹ ਪਹਾੜੀ ਢਲਾਨ ਤੋਂ ਬਰਫ਼ ਦੇ ਤੋਦੇ ਡਿੱਗਣ ਲੱਗ ਪਏ। ਮੌਸਮ ਨੂੰ ਖਰਾਬ ਹੋਇਆ ਦੇਖਕੇ ਦਸੌਂਧਾ ਸਿੰਘ ਘਬਰਾ ਗਿਆ। ਉਹ ਰੱਬ ਨੂੰ ਯਾਦ ਕਰਨ ਲੱਗਾ ਅਤੇ ਗੱਡੀ ਚਲਾਉਣ ਦਾ ਅਸਫਲ ਯਤਨ ਕਰਨ ਲੱਗਾ। ਜਾਨੀ ਚੋਰ ਵੇਲਚੇ ਨਾਲ ਬਰਫ ਦੇ ਤੋਧੇ ਹਟਾਉਣ ਦਾ ਯਤਨ ਕਰ ਰਿਹਾ ਸੀ। ਦਸੌਂਧਾ ਸਿੰਘ ਨੇ ਗੁਲੀਮਾ ਨੂੰ ਕਿਹਾ ਕਿ ਗੱਡੀ ਦਾ ਇੰਜਣ ਠੰਢਾ ਹੋ ਗਿਆ ਹੈ ਤੇ ਉਹ ਚਲ ਨਹੀਂ ਸਕਦਾ। ਗੁਲੀਮਾ ਨੇ ਕਿਹਾ ਕਿ ਉਸਦੀ ਇੱਛਾ ਹਮੇਸ਼ਾ ਇਹ ਰਹੀ ਹੈ ਕਿ ਉਸਦੀ ਮੌਤ ਕਿਸੇ ਪਹਾੜ ਦੀ ਉਤੇ ਹੋਵੇ ਤੇ ਉਹ ਸਮਝ ਰਹੀ ਸੀ ਕਿ ਉਹ ਸਮਾਂ ਆ ਗਿਆ ਹੈ।

ਅਖਤਰ ਨੇ ਇਸ ਗੱਲ ਨਾਲ ਈਰਖਾ ਪ੍ਰਗਟ ਕੀਤੀ। ਦਸੌਂਧਾ ਸਿੰਘ ਨੂੰ ਅਜੀਤ ਦੇ ਜਪੁਜੀ ਸਾਹਿਬ ਪੜ੍ਹਨ ਦੀ ਆਵਾਜ ਸੁਣਾਈ ਦੇ ਰਹੀ ਸੀ। ਅਖਤਰ ਕਹਿਣ ਲੱਗਾ ਕਿ ਉਹਨਾਂ ਦੇ ਮਰਨ ਮਗਰੋਂ ਇੱਥੋਂ ਲੰਘਣ ਵਾਲਿਆਂ ਨੂੰ ਉਹਨਾਂ ਦੇ dialogue ਸੁਣਾਇਆ ਕਰਨਗੇ। ਜਾਨੀ ਚੋਰ ਦਸੌਂਧਾ ਸਿੰਘ ਨੂੰ ਕਹਿ ਰਿਹਾ ਸੀ ਕਿ ਅੱਗ ਵਿੱਚ ਸੜ ਕੇ ਮਰਨ ਨਾਲੋਂ ਬਰਫ ਹੇਠ ਦੱਬ ਕੇ ਮਰਨਾ ਹਜਾਰ ਗੁਣਾ ਚੰਗਾ ਹੈ। ਗੁਲੀਮਾ ਨੇ ਮਹੇਸ਼ ਨੂੰ ਇਹ dialogue note ਕਰਨ ਲਈ ਕਿਹਾ। ਅਖਤਰ ਨੇ ਇਸ ਮੌਤ ਨੂੰ ਚੰਗਾ ਕਰਾਰ ਦਿੱਤਾ। ਦਸੌਂਧਾ ਸਿੰਘ ਨੇ ਜਾਨੀ ਚੋਰ ਨੂੰ ਕਿਹਾ ਕਿ ਉਹ ਜਪੁਜੀ ਦਾ ਪਾਠ ਬੰਦ ਕਰੇ ਕਿਉਂਕਿ ਉਹ ਗੁਲੀਮਾ ਦੇ ਬੋਲ ਸੁਣਨੇ ਚਾਹੁੰਦਾ ਹੈ। ਅਖਤਰ ਆਪਣੇ ਬੀਵੀ ਬੱਚਿਆਂ ਦਾ ਫਿਕਰ ਕਰ ਰਿਹਾ ਸੀ। ਮਹੇਸ਼ ਨੂੰ ਮਰਨ ਤੋਂ ਪਹਿਲਾਂ ਕੋਈ Helmet ਵਰਗੀ ਰਚਨਾ ਕਰਨ ਦਾ ਦੁੱਖ ਸੀ। ਗੁਲੀਮਾ ਕਹਿ ਰਹੀ ਸੀ ਕਿ ਸਰਦਾਰ ਜੀ hero ਹਨ ਜਿਹਨਾਂ ਨਾਲ ਜਿੰਦਗੀ ਨੇ ਬਹੁਤ ਵੱਡਾ ਮਜਾਕ ਕੀਤਾ ਹੈ। ਬਰਫ ਪੈਣ ਲੱਗ ਪਈ।

ਉਸ ਲਈ ਆਪਣਾ ਪਿਆਰ ਪ੍ਰਗਟ ਕੀਤਾ ਸੀ। ਇਹ ਸੁਣ ਕੇ ਗੁਲੀਮਾ ਹੱਸ ਪਈ। ਦਸੌਂਧਾ ਸਿੰਘ ਨੇ ਕਿਹਾ ਕਿ ਸਾਰੇ ਆਪਣੇ-ਆਪਣੇ ਦੇਵੀ-ਦੇਵਤਿਆਂ ਨੂੰ ਧਿਆ ਲੈਣ ਕਿਉਂਕਿ ਮੌਤ ਨਾਲ ਭੇਟ ਹੋਣ ਵਿੱਚ ਬਹੁਤ ਦੇਰ ਨਹੀਂ। ਗੁਲੀਮਾ ਨੇ ਕਿਹਾ ਕਿ ਉਹ ਉਹਨਾਂ ਦਾ hero ਹੈ। ਇਹ ਸੁਣ ਕੇ ਮਹੇਸ਼ ਨੇ ਗੁਲੀਮਾ ਨੂੰ ਕਿਹਾ ਕਿ ਉਹ ਪਿਆਰ ਨੂੰ ਇੱਕ cigarette ਦੀ ਡੱਬੀ ਤੋਂ ਕੁਰਬਾਨ ਕਰ ਸਕਦਾ ਹੈ। ਉਸਨੇ ਦੱਸਿਆ ਕਿ ਉਸਨੇ ਜਿੰਦਗੀ ਵਿੱਚ ਤੇਰ੍ਹਾ ਵਾਰ ਇਸ਼ਕ ਕੀਤਾ ਹੈ ਤੇ ਜੇ ਉਹ cultural delegation ਨਾਲ ਸਮੁੰਦਰ ਪਾਰ ਚਲੀ ਗਈ ਤਾਂ ਉਸਨੂੰ ਵੀ ਯਾਦ ਕਰ ਲਿਆ ਕਰੇ। ਦਸੌਂਧਾ ਸਿੰਘ ਨੇ ਕਿਹਾ ਕਿ ਉਸਨੇ ਵੀ ਕਦੀ ਉਸਨੂੰ ਪਿਆਰ ਕੀਤਾ ਸੀ ਤੇ ਉਸਦੀ ਯਾਦ ਵਿੱਚ ਉਹ ਰਸਤਿਆਂ ਵਿੱਚ ਗੱਡੀ ਚਲਾਇਆ ਕਰਦਾ ਸੀ ਤੇ ਉਹ ਉਸਨੂੰ ਇਸ਼ਕ ਸ਼ਰਾਬ ਨਾਲ ਹੋ ਗਿਆ ਕਿਉਂਕਿ ਕਿੱਕਰ ਸਿੰਘੀ ਅੱਗ ਹੈ ਤਾਂ ਬਰਫ ਵਿੱਚ ਅੱਗ ਦੀ ਲੋੜ ਰਹਿੰਦੀ ਹੈ। ਉਸਨੇ ਦੱਸਿਆ ਕਿ ਉਸਦੀ ਪ੍ਰੇਮਿਕਾ ਦਾ ਨਾਂ ਸੀ। ਲਾਲਾ ਰੁਖ ਤੇ ਉਹ ਉਸਨੂੰ ਇਸੇ ਸੜਕ ਤੇ ਮਿਲੀ ਸੀ। ਇਹ ਸੁਣ ਕੇ ਗੁਲੀਮਾ ਨੇ ਕਿਹਾ ਕਿ ਉਹ ਸਾਰੇ ਆਪੋ-ਆਪਣਾ drama ਖੇਡ ਰਹੇ ਹਨ। ਅਖਤਰ ਨੇ ਕਿਹਾ ਕਿ ਸਰਦਾਰ ਜੀ ਇੱਕ drama ਦੀ heroine ਨੂੰ ਦੂਜੇ drama ਦੀ heroine ਨਾਲ ਮਿਲਾ ਰਹੇ ਹਨ। ਦਸੌਂਧਾ ਸਿੰਘ ਨੇ ਦੇਖਿਆ ਕਿ ਪਹਾੜ ਤੋਂ ਜਿੰਨੀ ਬਰਫ ਖਿਸਕਣੀ ਸੀ, ਖਿਸਕ ਚੁੱਕੀ ਸੀ ਅਤੇ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 ਚੰਡੀਗੜ੍ਹ ਜਾਂਦੇ ਤੇ ਡੇਢ ਘੰਟੇ ਦਾ ਸਫ਼ਰ ਤੇ ਹੀ ਲੱਗ ਜਾਂਦਾ ਸੀ ਉਹ ਰੋਜ਼ ਚੰਡੀਗੜ੍ਹ ਜਾਂਦੇ ਸੀ ਤੇ ਉਨ੍ਹਾਂ ਨੂੰ ਡੇਢ ਘੰਟੇ ਦਾ ਸਫ਼ਰ ਚੂੰਢੀ ਅਹ ਡੇਢ ਘੰਟੇ ਚੰਡੀਗੜ੍ਹ ਪਹੁੰਚਣ ਨੂੰ ਹੀ ਪਹੁੰਚਣ ਨੂੰ ਹੀ ਲੱਗ ਜਾਂਦਾ ਸੀ ਘਰ ਆਉਂਦਿਆਂ ਵੀ ਉਹਨਾਂ ਨੂੰ ਰਾਤ ਪੈ ਜਾਂਦੀ ਸੀ ਅਹ ਪਰ ਮੰਮੀ ਦਾ ਦਫਤਰ ਉਨ੍ਹਾਂ ਦਾ ਘਰ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਸੀ ਪੈਦਲ ਦਸਾਂ ਮਿੰਟਾਂ ਦਾ ਰਸਤਾ ਸੀ ਪਰ ਫਿਰ ਵੀ ਉਹ ਅਪਣੀ moped ਤੇ ਦਫਤਰ ਜਾਣ ਤੇ ਜੋ ਸਮਾਂ ਬਚ ਜਾਂਦਾ ਉਹ lunch time ਵਿੱਚ ਘਰ ਆ ਕੇ ਬੱਚਿਆਂ ਲਈ ਖਾਣਾ ਤੂੰ ਜੋ ਤਿਆਰ ਕਰਨਾ ਹੁੰਦਾ ਸੀ ਬੰਟੀ ਦੇ ਮੰਮੀ ਨੂੰ ਦਫ਼ਤਰ ਵਿਚ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮੀ ਗਿਆਪੰਜ ਵਜੇ ਤੱਕ ਕੰਮ ਕਰਨਾ ਪੈਂਦਾ ਸੀ ਦੁਪਹਿਰ ਦੇ ਖਾਣੇ ਸਮੇਂ ਉਹ ਫਟਾਫਟ ਆਪਣੀ moped ਤੇ ਘਰ ਢਾਉਂਦੇ ਬਚਦਿਆਂ ਦਾ ਖਾਣਾ ਤਿਆਰ ਕਰਦੇ ਅਤੇ ਬੱਚਿਆਂ ਨਾਲ ਖਾਣਾ ਖਾ ਕੇ ਅੱਧੇ ਪੌਣੇ ਘੰਟੇ ਵਿਚ

ਬੰਟੀ ਦੇਵੀ ਅਹ ਬਟਾਉਂਦੇ ਸਨ ਬੰਟੀ ਦੇਵੀ ਨਾਲੋਂ ਵੱਡਾ ਸੀ ਤੇ ਚਲਾਕ ਅਤੇ ਚੁਸਤ ਸੀ ਉਸ ਦੀ ਮੰਮੀ ਦੇ ਨਾਲ ਕੰਮ ਕਰਵਾਉਣ ਤੋਂ ਟਾਲ-ਮਟੋਲ ਕਰਦਾ ਸੀ ਬੇਬੀ ਹਜੇ ਏਨੀ ਵੱਡੀ ਨਹੀਂ ਸੀ ਕੀ ਉਹੋ ਘਰ ਦੇ ਕੰਮ ਕਾਰ ਵਿਚ ਹੱਥ ਵਟਾ ਸਕਦੀ ਬੰਟੀ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ ਬੇਬੀ ਅਤੇ

machine ਵਾਂਗ ਕੰਮ ਕਰਦੇ ਸਨ ਉਹ machine ਵਾਂਗ ਕੰਮ ਕਰਦੇ ਸਨ ਬੰਟੀ ਅਤੇ ਬੇਬੀ ਰਿਕਸ਼ੇ ਵਿੱਚੋਂ ਉੱਤਰਦੇ ਬੰਟੀ ਬੇਬੀ ਨਾਲੋਂ ਪਹਿਲਾਂ ਘਰ ਵੜਦਾ ਘਰ ਵੜਦਿਆਂ ਸਰ ਹੀ ਉਹ ਆਪਣਾ bag ਮੋਢੇ ਤੋਂ ਲਾਹ ਕੇ bed ਤੇ ਲੇਟ ਅਹ ਮੋਢਿਆਂ ਤੋਂ ਲਾਹ ਕੇ bed ਦੇ ਹੇਠਾਂ ਛੋਟ ਦਾ ਅਤੇ bed ਦੇ ਲੇਟ ਕੇ ਲੱਖਾਂ ਹੇਠਾਂ ਵੱਲ ਕਰਦਾ ਤੇ ਆਖਦਾ ਮੇਰੇ ਬੂਟ ਲਉ ਜਲਦੀ ਕਰੋ ਮੰਮੀ ਰਸੋਈ ਵਿਚੋਂ ਰੋਟੀ ਪਕਾਉਂਦੇ ਪਕਾਉਂਦੇ ਇੱਕ ਦਮ ਕਮ ਕਮਰੇ ਵਿੱਚ ਆਉਂਦੇ ਤੇ ਘਰ ਬੰਟੀ ਦੇ ਬੂਟ ਜਰਾਬਾ ਲਾਉਦੇ ਕਈ ਵਾਰ ਇਵੇਂ ਕਰਦੇ ਕਰਦੇ ਤਵੇ ਤੇ ਪਈ ਰੋਟੀ ਸੜ ਜਾਂਦੀ ਮੰਮੀ ਕਈ ਵਾਰ ਉਹ ਸੜੀ ਰੋਟੀ ਖਾਣ ਲਈ ਬਾਕੀਆਂ ਰੋਟੀਆਂ ਦੇ ਥੱਲੇ ਰੱਖ ਦੇਂਦੇ ਦੂਜੇ ਪਾਸੇ ਬੇਬੀ ਛੋਟੀ ਹੋਣ ਦੇ ਬਾਵਜੂਦ ਬੰਟੀ ਨਾਲੋਂ ਬਹੁਤ ਸਿਆਣੀ ਜਾਪਦੀ ਉਹੋ ਸਿਆਣੀ ਜਾਪਦੀ ਸੀ ਕਿਉਂਕਿ ਉਸ ਨਾਲ ਉਸ ਵਿਚ ਕਾਲਾਪਨ ਨਹੀਂ ਸੀ ਉਹ ਬੰਟੀ ਵਾਂਗ ਬੇਚੈਨੀ ਅਤੇ ਬੇਚ ਵੀ ਮਹਿਸੂਸ ਨਹੀਂ ਕਰਦੀ ਸੀ ਉਹ ਬਹੁ ਉਸ ਦੇ ਮੰਮੀ ਨੂੰ ਬੰਟੀ ਬਹੁਤ ਹੀ ਤੰਗ ਕਰਦਾ ਸੀ ਪਰ ਬੀਬੀ ਬਿਲਕੁਲ ਵੀ ਨਹੀਂ ਮੰਮੀ ਨੂੰ ਤੰਗ ਕਰਦੀ ਸੀ ਗੁਰਵੀਰ ਬੰਟੀ ਦਾ ਦੋਸਤ ਸੀ ਉਹ ਬੰਟੀ ਤੋ ਇਕ class ਅੱਗੇ ਸੀ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਉਸ ਦੀ ਮੰਮੀ ਨੂੰ ਬੁਖਾਰ ਚੜ੍ਹ ਗਿਆ ਸੀ ਬੁਖਾਰ ਇੱਕ ਦਿਨ ਹੁੰਦਾ ਅਗਲੇ ਦਿਨ ਬਿਲਕੁਲ ਨਾ ਹੁੰਦਾ ਉਸ ਤੋਂ ਅਗਲੇ ਦਿਨ ਫਿਰ ਚੜ ਜਾਂਦਾ doctor ਕਹਿੰਦੇ ਕਿ ਨਹੀਂ ਇਹਨਾਂ ਨੂੰ malaria ਹੋਇਆ ਹੈ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 ਗੁਰਬੀਰ ਤੇ ਉਸਦੇ ਦੋਨੋਂ ਭਰਾ ਸੁਤ ਬੀਰ ਬੜੇ ਹੀ ਕਾਮੇਂ ਸਨਉਹ ਉਹ ਸਤਬੀਰ ਦੋਨੋਂ ਹੀ ਰੋਟੀ ਦਾ ਪ੍ਰਬੰਧ ਆਪਣੇ ਪਾਪਾ ਦੀ ਮਦਦ ਨਾਲ ਕਰ ਲੈਂਦੇ ਸਨ

Harry potter ਬੰਟੀ ਨੂੰ ਅਨਤਾ ਪਸੰਦ ਸੀ ਗੁਰਬੀਰ ਨੇ ਕਿਹਾ ਕਿ ਉਹ ਚਾਰ ਪੰਜ ਦਿਨਾਂ ਵਿੱਚ ਕਿਤਾਬ ਪੜ੍ਹ ਲਵੇਗਾ ਤੇ ਫੇਰ ਬੰਟੀ ਉਸ ਕੋਲੋਂ ਕਿਤਾਬ ਲੈ ਜਾ ਸਕਦਾ ਹੈ ਸ਼ਾਮ ਦਾ ਸਮਾਂ ਸੀ ਬੰਟੀ ਅਤੇ ਗੁਰਬੀਰ ਗੋਰਾ ਦੇ ਘਰ ਖਿਤਾਬ ਲੈਣ ਲਈ ਲੈਣ ਲਈ ਗਿਆ ਸੀ ਤਾਂ ਤੇ ਜਿਹੜਾ ਦ੍ਰਿਸ਼ ਉਸ ਨੇ ਵੇਖਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਗੁਰਬੀਰ ਆਟਾ ਗੁੰਨ ਰਿਹਾ ਸੀ ਤੇ ਸਤਵੀਰ ਕਮਰੇ ਵਿੱਚ ਪੋਚਾ ਲਗਾ ਰਿਹਾ ਸੀ ਉਨ੍ਹਾਂ ਦੇ ਪਾਪਾ ਦੀ ਮੰਮੀ ਅਹ ਪਾਪਾ ਜੀ ਮੰਮੀ ਉਨ੍ਹਾਂ ਦੀ ਮੰਮੀ ਕੋਲ ਹਸਪਤਾਲ ਚਲੇ ਗਏ ਸਨ ਬੰਟੀ ਨੇ ਸ਼ਰਾਰਤ ਭਰੀ ਆਵਾਜ਼ ਵਿੱਚ ਕਿਹਾ ਇਹ ਕਿ ਬੰਟੀ ਨੇ ਕੋਲ ਆ ਕੇ ਪੁੱਛਿਆ ਉਹ ਉਸ ਦੀਆਂ ਗੱਲਾਂ ਵਿੱਚ ਮਜਾਕ ਦੀ ਝਲਕ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 ਅਹ ਇਸ ਵਾਰੀ ਸਤਬੀਰ ਬੋਲਿਆ ਕੰਮ ਕਰ ਵਾਲੀ ਕੀ ਕਰਨੀ ਹੈ ਮੰਮੀ ਆਪ ਹੀ ਘਰ ਦਾ ਸਾਰਾ ਕੰਮ ਕਰ ਲੈਂਦੇ ਨੇ ਨਿੱਕੇ ਨਿੱਕੇ ਤੇ ਕਮਰੇ ਨੇ ਸਾਡੇ ਪੰਦਰਾਂ-ਵੀਹਾਂ ਮਿੰਟਾਂ ਵਿੱਚ ਸਾਫ ਹੋ ਜਾਂਦੇ ਨੇ ਬੰਟੀ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਤਾਂ ਗੁਰਬੀਰ ਬੋਲਿਆ ਮੰਮੀ ਦੇ ਬਿਮਾਰ ਹੋਣ ਕਾਰਨ ਮੈਂ harry porter ਨਹੀਂ ਪੜ੍ਹ ਸਕਿਆ ਤੂੰ ਇਉਂ ਕਰ ਮੇਰੇ ਹੱਥਾਂ ਆਟੇ ਵਾਲੇ ਨੇ ਔਹ ਸਾਹਮਣੇ ਵਾਲੀ ਅਲਮਾਰੀ ਵਿਚ ਪਈ ਐ ਉਪਰਲੇ ਖਾਨੇ ਵਿੱਚ ਪਹਿਲਾਂ ਤੂੰ ਪੜ੍ਹ ਲੈ ਮੈਂ ਬਾਜ ਦੇ ਵਿਚ ਪੜ੍ਹ ਲਵਾਂਗਾ ਬੰਟੀ harry porter ਖਿਤਾਬ ਲੈ ਕੇ ਆਪਣੇ ਘਰ ਆਉਣ ਲੱਗਾ ਉਸ ਨੂੰ ਜਾਪ ਰਿਹਾ ਸੀ ਕੀ ਕਿਵੇਂ ਉਸ ਦੇ ਪੈਰ ਮਣ ਮਣ ਭਾਰੇ ਹੋ ਗਏ ਹੋਰ ਕਿੰਨੇ ਸਿਆਣੇ ਨੇ ਦੋਨੋਂ ਭਰਾ ਇਸ ਗੱਲ ਦਾ ਤਾਂ ਅੱਜ ਅੱਖੀਂ ਵੇਖ ਕੇ ਪਤਾ ਲੱਗ ਗਿਆ ਹੈ ਕਿਵੇਂ ਆਪਸ ਵਿੱਚ ਮਿਲ ਜੁਲ ਕੇ ਕੰਮ ਕਰ ਰਹੇ ਸਨ ਤੇ ਮੈਂ ਬੰਟੀ ਦੀ ਅੱਖਾਂ ਸਾਹਮਣੇ ਮੰਮੀ ਨਾਲ ਹੁੰਦਾ ਵਾਰਿਤਾ ਅਹ ਵਰਤੀਰਾ ਸਾਹਮਣੇ ਆਉਣ ਲੱਗਾ ਮੰਮੀ ਫਰਿੱਜ ਦਾ ਪਾਣੀ ਦਿਓ ਮੰਮੇ ਮੰਮੀ boot ਲਾਊ ਜੁਰਾਬਾਂ ਲਾਊ ਦੁੱਧ ਦਿਓ table ਤੇ geometry box ਪਿਆ ਹੋਇਆ ਹੈ ਦੇਣਾ ਮੰਮੀ history ਦੀ book ਗੁੰਮ ਗਈ ਹੈ ਲੱਭ ਕੇ ਦਿਓ ਛੇਤੀ ਮੰਮੀ ਬਰਤਨ ਲੈ ਜਾਓ ਮੰਮੀ remort ਮੰਮੀ ਆ ਕਰਨਾ ਮੰਮੀ ਉਹ ਕਰਨਾ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 ਕੀ ਸਬਜ਼ੀ ਵਗੈਰਾ ਅਗਲੇ ਦਿਨ ਕੱਟਣ ਲੱਗ ਜਾਂਦੇ ਨੇ ਤੇ ਉਹ sofa bed ਯਾਰ ਕੁਰਸੀ ਤੇ ਬਹਿ ਕੇ ਕਦੇ ਕੁਝ ਕਦੇ ਕੁਝ ਦਿਨ ਦਾ ਆਰਡਰ ਦੇਨ ਦਾ order ਕਰਦਾ ਰਹਿੰਦਾ ਹੈ ਐਵੇਂ ਤਾਂ ਉਸ ਨੂੰ ਨਹੀਂ ਆਖਦੀ ਤੂੰ ਹੀ ਤੇ ਨਿਰਾ order master ਹੈ ਹਰ ਵੇਲੇ ਕੋਈ ਨਾ ਕੋਈ order ਕਰਦਾ ਰਹਿੰਦਾ ਦੂਸਰਾ ਦੂਜੇ ਲਈ ਤਾਂ ਕੀ ਕੰਮ ਕਰੇਗਾ ਖੁਦ ਲਈ ਵੀ ਨਹੀਂ ਰਸੋਈ ਵਿਚ ਜਾ ਕੇ ਪਾਣੀ ਦਾ ਗਲਾਸ ਨਹੀਂ ਸੀ ਸਕਦਾ ਤੇ ਅਚਾਨਕ ਬੰਟੀ ਦੇ ਮਨ ਵਿੱਚ ਮਨ ਦੇ ਕਿਸੇ ਕੋਨੇ ਵਿੱਚ ਅਵਾਜ਼ ਆਈ ਜੇ ਤੇਰੇ ਮੰਮੀ ਵੀ ਗੁਰਵੀਰ ਦੇ ਮੰਮੀ ਵਾਂਗੂੰ ਬਿਮਾਰ ਪੈ ਜਾਣ ਨਹੀਂ ਨਹੀਂ ਮੰਮੀ ਨੂੰ ਜ਼ਿਆਦਾ ਕੰਮ ਨਹੀਂ ਕਰਨ ਦੇਵਾਂਗਾ ਉਨ੍ਹਾਂ ਦਾ ਹੱਥ ਵਟਾਇਆ ਕਰਾਂਗਾ ਬੰਟੀ ਘਬਰਾਈ ਹੋਈ ਹਾਲਤ ਦੇ ਵਿੱਚ ਅਚਾਨ ਚੱਕ ਅੱਖਾਂ ਮਲਦਾ ਹੋਇਆ ਬੋਲਬੋਲਿਆ ਬੰਟੀ ਨੂੰ ਸੁਪਨਾ ਆ ਰਿਹਾ ਸੀ ਬੰਟੀ ਕੀ ਹੋਇਆ ਬੰਟੀ ਬੰਟੀ ਨੇ ਵੇਖਿਆ ਮੰਮੀ ਉਸ ਦੇ ਸਿਰ ਪਰਲੋ ਫਲੋਰ ਤੇ ਪੁੱਜ ਰਹੇ ਹਨ ਕੋਈ ਭੈੜਾ ਸੁਫਨਾ ਆਇਆ ਹੈ ਨਹੀਂ ਮੰਮੀ ਪੈੜਾਂ ਨਹੀ ਚੰਗਾ ਸੁਪਨਾ ਆਇਆ ਹੈ ਬੰਟੀ ਬੋਲਿਆ ਮੰਮੀ ਨੇ ਪੁੱਛਿਆ ਕੀ ਹੋਗਿਆ ਸੁਪਨਾ ਸੀ ਬੰਟੀ ਨੇ ਗੱਲ ਟਾਲ ਦੇਵਾਂ ਉਸ ਨੂੰ ਦੂਰ ਅੰਦਰੋ ਅੰਦਰੀ ਸ਼ਰਮ ਜਿਹੀ ਆ ਰਹੀ ਸੀ ਉਸ ਦਿਨ ਤੋਂ ਬਾਅਦ ਬੰਟੀ school ਘਰ ਆ ਕੇ boot ਜੁਰਾਬਾਂ ਲਾਹ ਕੇ ਉਸ ਨੂੰ ਥਾਵ ਤੇ ਰੱਖਣ ਲੱਗ ਪਿਆ ਮੰਮੀ ਨਾਲ ਕੰਮ ਕਰਵਾਉਂਦਿਆਂ ਉਸ ਨੂੰ ਖ਼ੁਸ਼ੀ ਮਿਲਣ ਲੱਗ ਪਈ ਅਤੇ ਅਤੇ ਉਸ ਨੇ ਸਾਰੇ